ਬਹੁਤ ਜਿਆਦਾ ਹਿਮਾਚਲ ਚ ਇਹਦੀ ਉਹ ਕੱਢਦੇ ਨੇ ਕਿਉਂ ਕਿ ਉੱਧਰ Hinduism ਜਿਆਦਾ ਨਾ ਹਿਮਾਚਲ ਚ ਬਹੁਤ ਜਿਆਦਾ ਹਾਂ ਉੱਧਰ ਮੰਦਰ ਵੀ ਕਾਫੀ ਏ ਵੱਡੇ ਮੰਦਰ

south ਦਾ ਤਾਂ ਇੰਨਾ ਪਤਾ ਨੀ ਪਰ ਇਹ ਆ ਨਾ ਹਿਮਾਚਲ ਆਪਣਾ ਕਰਕੇ ਉੱਥੇ ਬਹੁਤ ਦੁਨੀਆਂ ਬਹੁਤ ਲੋਕ ਹਰੇਕ ਏ ਬਹੁਤ ਜਿਆਦਾ ਬਹੁਤ ਜਿਆਦਾ ਹਾਂ ਸਭ ਤੋਂ ਬੜਾ ਮੰਦਰ ਏ ਜਿਹੜਾ ਉਜੈਨ ਚ ਮੰਨਿਆ ਮੰਨਿਆ ਗਿਆ ਸ਼ਿਵ ਜੀ ਦਾ

ਹੋਊਗਾ ਜੀ ਬੜਾ ਉਹ ਹੋਊਗਾ

ਸਿੱਖ ਸਿੱਖ ਬੰਦੇ ਜਿਹੜੇ ਜਾਟ ਏ ਨਾ ਜੱਟ ਜਿਮੀਦਾਰ ਉਹ ਵੀ ਮਨਾਉਂਦੇ ਏ

ਉਹ ਕਿਰ ਤਰ੍ਹਾਂ ਨੇ ਜਿਹੜਾ ਸੁਣਨੇ ਚ ਆਉਂਦਾ ਵੀ ਜਿਹੜਾ ਗੁਰੂ ਨਾਨਕ ਦੇਵ ਜੀ ਉਹਦੇ ਦੋ ਮੁੰਡੇ ਸੀਗੇ ਉਹਨਾ ਚ ਇੱਕ ਮੁੰਡਾ ਬਾਬਾ ਸ਼੍ਰੀ ਚੰਦ ਸੀਗਾ

ਵੀ ਜਾਟ ਜਿਮੀਦਾਰ ਜਿਹੜੇ ਸਿੱਖ ਲੋਕ ਉਹ ਮੰਨਣ ਲੱਗ ਗਏ

ਹਾਂ ਉਹਦੇ ਕਰਕੇ ਨਾ ਫੇਰ mother ਦੇ ਉੱਧਰੋ ਮਤਲਬ ਉੱਧਰੋ ਸ਼ੁਰਵਾਤ ਕਰੀ ਏ ਨਹੀਂ ਤਾਂ

ਤਾਂ ਸ਼ਾਇਦ ਨਾ ਵੀ ਮੰਨਦੇ ਕਿਉਂਕਿ ਉਹ ਘੱਟ ਜਾਨੇ ਆ ਨਾ ਕੁੱਝ

ਹਾਂ ਫੇਰ ਤਾਂ ਹੁਣ ਸਾਰੇ ਮੰਨਣ ਲੱਗ ਗਏ ਹੁਣ ਮੈਂ ਕਈ ਮੰਦਰਾਂ ਚ ਦੇਖਿਆ ਨਿਹੰਗ ਵੀ ਖੜੇ ਦੇਖੇ ਆ ਨਾ ਹੁੰਦੇ ਨੇ ਫੇਰ ਇਹ ਤਾਂ ਹੈ ਹਨਾ ਸਾਰੇ ਮਨਾਉਂਦੇ ਨੇ ਤੇ ਫੇਰ ਉਸ ਦੇ ਬਾਅਦ ਆਪਣੇ ਹੋਲੀ ਆ ਗਈ

ਸਾਰੇ ਪਾਸੇ ਮਨਾਉਂਦੇ ਏ ਹੋਰ ਆਪਣੇ ਤੇ

ਪੰਜਾਬ ਚ ਤਾਂ ਇੰਨਾ ਹੈ ਨੀ ਮਥੁਰਾ side ਵ੍ਰਿੰਦਾਵਨ ਮਥੁਰਾ ਚ ਦਸ

ਹਾਂ ਹਲੇ ਤਾਂ ਆਪਾਂ ਨੇ ਇੰਨਾ ਪਤਾ ਨੀ ਫ਼ਿਰ ਤਾਂ ਉੱਥੇ ਦੇਖਲੋ ਘੱਟੋ ਘੱਟ ਦਸ ਪੰਦਰਾਂ ਦਿਨ ਹੋਲੀ ਚੱਲਦੀ ਏ ਹਾਂ ਅਹ ਉਹ ਕ੍ਰਿਸ਼ਨ ਜੀ ਬਥੇਰਾ ਖੇਲਦੇ ਸੀ ਨਾ ਜੀ ਉਹਦੇ ਕਰਕੇ ਉੱਧਰ ਜਿਆਦਾ

ਆਪਣਾ ਚਲੋ ਇੱਕ ਤਿਉਹਾਰ ਮਨਾ ਲੈਨੇ ਆ ਨਾ ਵਿੱਚ ਹੋਲੀ

ਇੱਕ ਦਿਨ ਉੱਥੇ ਪੰਦਰਾਂ ਪੰਦਰਾਂ ਦਿਨ ਚਲਦੀ ਆ

ਉੱਧਰ ਜਿਆਦਾ ਮਨਾਉਂਦੇ ਆ

ਸਾਹਿਬ ਇੰਨਾ ਚਲਦਾ ਬਹੁਤ ਭਾਰੀ ਮੇਲਾ ਲੱਗਦਾ ਦੇਖੋ ਕੋਈ ਮਹੀਨਾ ਨੀ ਹੈਗਾ ਜਿਹੜਾ ਦਿਨ ਨਾ ਹੋਵੇ

ਹੋਰ ਕਦੇ ਇੱਧਰਲੇ group ਹੁਣ ਆ ਜਾਂਦੀ ਏ ਮੁਸਲਿਮ ਚ ਆ ਜਾਂਦੀ ਏ

ਰੋਜੇ ਬਕਰੀਦ

ਹੋਰ ਮਿੱਠੀ ਈਦ ਜਿਹਨੂੰ ਕਹਿੰਦੇ ਆ

ਅਹ ਜਿੱਦਾਂ ਆਹ ਦੇਖੋ ਘੁੰਮਦੇ ਘੁੰਮਾਦੇ ਦੇਖਲੋ ਆਪਣਾ ਜਿਵੇਂ ਦੁਸ਼ਹਿਰਾ ਆ ਜਾਣਾ

ਰੱਖੜੀਆਂ ਰੱਖੜੀਆਂ ਆਗੀਆ ਦੁਸ਼ਹਿਰਾ ਆਗਿਆ ਝਾਂਕੀਆਂ

ਹਾਂ ਜਨਮਾਸ਼ਟਮੀ ਦੇਖਲੋ ਕਿੰਨਾ

ਜਿਹੜਾ ਕਿ ਬਹੁਤ ਘੱਟ craze ਲੋਕਾਂ ਨੂੰ ਘੱਟ ਰਿਹਾ ਜਿਵੇਂ ਹੁਣ ਜਨਮਾਸ਼ਟਮੀ ਲਾ ਲੋ ਪਹਿਲਾਂ ਮੈਂ ਦੇਖਿਆ ਛੋਟੇ ਹੁੰਦੇ ਸੀ ਹਨਾ

ਹਰੇਕ ਮਹੱਲੇ ਹੁਣ ਕਿ ਆ ਮੰਨਲੋ ਇੱਕ ਖਾਸ ਜਗ੍ਹਾ ਤੇ ਲੱਗਣ ਲਾਗੀ ਜਿਵੇਂ ਮੰਦਰ ਜਗ੍ਹਾ ਕੋਈ ਹੈਗੀ ਏ

ਤੇ ਇਹ ਵੀ ਏ ਹੁਣ ਖ਼ਰਚੇ ਵੀ ਚਲੋ ਹੈਗੇ ਨੇ ਬਾਕੀ ਹੁਣ ਲੋਕਾਂ ਚ ਇੰਨਾ interest ਨਹੀਂ ਰਿਹਾ ਅਗਲਾ ਰੋਜ ਹੀ ਮਤਲਬ ਕੋਈ ਤਿਉਹਾਰ ਏ ਹੈ ਰੋਜ ਈ ਕੋਈ

ਤਿਉਹਾਰ ਕਰਕੇ ਹੁਣ ਅੱਗੇ ਲੱਗਦੀ ਤਾਂ ਹੋਣੀ ਜਿਵੇਂ

ਤੁਹਾਡੇ ਸਾਮਣੇ market ਹੋਊਗਾ ਉੱਧਰ ਦੇਖਲੋ

ਹਮ ਉਹੀ ਆ ਹੁਣ time ਘੱਟ ਗਿਆ

ਕਰ ਰਹੇ ਆ ਪਰ ਉਹ ਬਹੁਤ ਘੱਟ ਗਿਆ ਨਾ ਅੱਗੇ ਨਾਲੋ ਨਾ ਇਹ ਹੁਣ

ਬਹੁਤ ਘੱਟ ਗਿਆ ਹੁਣ ਵਿਸਾਖੀ ਦੇਖਲੋ ਜੀ ਪਹਿਲਾਂ ਵਿਸਾਖੀ ਕਿੰਨਾ ਮਸ਼ਹੂਰ ਹੁੰਦਾ ਸੀਗਾ

ਠੀਕ ਏ ਹੁਣ ਵਿਸਾਖੀ ਕਿੰਨਾ ਘੱਟ ਗਿਆ ਵਿਸਾਖੀ ਦਾ ਵੀ ਮੈਨੂੰ ਨੀ ਲੱਗਦਾ ਹੁਣ ਇੰਨਾ ਜਿਆਦਾ ਮਨਾਉਂਦੇ ਏ

ਇੱਕ list ਚ ਰਿਹ ਗਈ ਵਿਸਾਖੀ ਵੀ ਵਿਸਾਖੀ ਏ

ਉਹੀ ਹੈ ਨਾ ਵੀ ਲੋਕ ਸਾਧਨ ਹੋਗੇ ਉਹਦੇ ਕਰਕੇ ਇਹਨਾ ਚੀਜ਼ਾਂ ਦਾ

ਅੱਗੇ ਘੱਟ ਹੁੰਦੇ ਸੀ ਤਾਂ ਲੋਕ ਜਿਆਦਾ ਧਿਆਨ ਦਿੰਦੇ ਸੀ ਇਹਦੇ ਕਰਕੇ

ਝਾਂਕੀਆਂ ਹੋ ਗਈਆਂ ਦੇਖਲੋ ਉਸ ਤੋਂ ਬਾਅਦ ਫੇਰ ਉਹ ਚੱਲ ਪੈਣਾ ਤੁਹਾਡਾ ਰਾਮ ਲੀਲਾ

ਦਸ ਦਿਨ ਦੁਸਹਿਰੇ ਤੋਂ ਪਹਿਲਾਂ ਰਾਮਲੀਲਾ ਚੱਲ ਪੈਂਦੀ ਏ ਹਾਂ ਉਹ ਵੀ ਬਥੇਰਾ

ਕਿੰਨਾ ਬਣਾਉਦੇ ਉਹੇ ਹੋਏ ਹੋਏ ਉਹ ਹਰੇਕ ਜਗ੍ਹਾ ਚ ਕਈ ਜਗ੍ਹਾ ਦੋ ਦੋ ਤਿੰਨ ਤਿੰਨ ਜਿੰਨਾ ਬੜਾ ਸ਼ਹਿਰ ਉੰਨੇ ਵੱਧ ਰੰਗ ਹੋਣਗੇ ਹਾਂਜੀ ਹਾਂ

ਹਾਂ ਹੋਰ ਬੜੀ ਰੋਣਕ ਕਿੰਨਾ ਚੌਅ ਨਾਲ ਲੋਕ ਜਾਂਦੇ ਸੀਗੇ

ਜਿਸ ਦਿਨ ਦਾ ਮੋਬਾਇਲਾ ਤੇ ਸ਼ੁਰੂ ਕਰਤਾ ਨਾ ਇਹਨਾ ਨੇ ਹੁਣ ਤਾਂ ਘੱਟਦਾ ਹੀ ਜਾ ਰਿਹਾ ਲੋਕ ਕਹਿੰਦੇ ਚਲ

ਸਹੀ ਗੱਲ ਆ ਉਹ ਨਾ ਖੇਚਲਦਾਰੀ ਨੀ ਕਰਦੇ ਹੁਣ ਕੁੱਝ ਇਹ ਹੈ facility ਹੋਣ ਕਰਕੇ ਅਗਲਾ ਕਹਿੰਦਾ ਛੱਡੋ ਪਰੇ ਕਿਆ ਜਾਣਾ

ਹਾਂ ਉਹ ਜਿਆਦਾ ਵਧੀਆ ਲੱਗਦਾ

ਪਰ ਹੁਣ ਪਹਿਲਾਂ ਵਾਲੀਆਂ ਗੱਲਾਂ ਨੀ ਰਹੀਆਂ ਨਹੀਂ ਨਹੀਂ ਪਹਿਲਾਂ ਵਾਲੀ ਗੱਲ ਤਾਂ ਨਹੀਂ

ਹੁਣ ਕੀ ਏ ਮੈਂ ਹੁਣ ਜਾ ਕੇ ਦੇਖਿਆ ਹੁਣ ਕੀ ਹੈ ਲੋਕ ਹੁਣ ਬੱਸ ਮੁੰਡੇ ਜਿਹੜੇ ਹੁੰਦੇ ਹੈਗੇ ਚੀਕਾਂ ਕੁੱਕਾਂ ਸਿਟੀਆਂ

ਠੀਕ ਏ ਫੇਰ ਲੜਾਇਆ ਕਰਦੇ ਆ ਛੇੜਖਾਨੀ ਕਰਦੇ ਆ

ਹਾਂ ਉਹੀ ਬਹੁਤ ਘੱਟ ਗਏ ਹੁਣ

ਅਹ ਦੁਸ਼ਹਿਰਾ ਆਉਣਾ ਉਹ ਵੀ

ਹਾਂ ਹੋਰ ਨੇਕੀ ਦੀ ਜਿੱਤ ਇਹ ਤਿਉਹਾਰਾਂ ਦਾ ਮਤਲਬ ਇਹ ਨਾ ਵੀ ਲੋਕਾਂ ਨੂੰ ਅਕਲ ਦੇਣ ਦਾ main ਉਹ ਹੁੰਦਾ

ਬਾਰੇ ਵੀ ਇਹਨਾ ਚੀਜ਼ਾਂ ਤੋਂ ਤੁਸੀਂ ਸਿੱਖੋ

ਹੁਣ ਮੇਰੀ ਇੱਕ ਗੱਲ ਸੁਣੋ ਹੁਣ ਦੁਸਹਿਰੇ ਉਹਨਾ face ਮੋਬਾਇਲਾ ਤੇ ਪਾ ਦੇਣਗੇ ਰਾਵਣ ਆਏ ਤਾਂ ਰਾਮ ਆਏ ਤਾਂ